ਉਥੇ ਜਾ ਕੇ ਜਦੋਂ ਉਨ੍ਹਾਂ ਨੇ ਦੇਖਿਆ ਕੀ ਉਨ੍ਹਾਂ ਨੇ ਕਰੋਨਾ ਦਾ ਕਰ ਦਿੱਤਾ ਉਸ ਤੋਂ ਬਾਅਦ ਉਨ੍ਹਾਂ ਨੇ ਕਿਆ ਆਪ ਈ ਬੇਟੇ ਨੂੰ ਕਹਿ ਤਾ ਕੇ ਤੁਸੀਂ ਘਰ ਜਾਉ ਇੰਨਾ ਨੂੰ ਅਸੀਂ ਪੰਦਰਾਂ ਦਿਨ ਇਥੇ ਈ ਰੱਖਣਾ

ਮਤਲਬ ਕੀ ਮਿਲਣ ਤੱਕ ਵੀ ਨੀਂ ਦਿੰਦੇ ਹੈਗੇ ਵੀ ਘਰਦੇ ਮਿਲ ਲੈਣਗੇ ਜਾਂ ਕਿਸ ਤਰ੍ਹਾਂ ਹਨਾ ਤੇ ਨਾ ਖਾਣਾ ਖੁਣਾ ਦਾ ਵੀ ਕੋਈ ਵੀ ਪਤਾ ਨੀਂ ਹੈਗਾ ਵੀ ਫੇਰ ਫੋਨ ਵੀ ਨੀਂ ਹੈਗਾ ਕੀ ਜਿਹੜਾ ਉਹ ਬੰਦਾ ਘਰ ਹਨਾ ਆਪਣੇ ਘਰ phone ਕਰਕੇ ਦੱਸ ਵੀ ਦਵੇ

ਤੇ ਮੈਂ ਤਾਂ ਦਿਨ ਰਾਤ ਬੱਸ ਇਹੀ ਰੱਬ ਅੱਗੇ ਹੱਥ ਜੋੜਦੀ ਪਈ ਆ ਵੀ ਹਾਏ ਰੱਬਾ ਜਿੰਨਾ ਨੂੰ ਵੀ ਇੱਦਾਂ ਕਰ ਹੋ ਰਿਹਾ ਏ ਹਨਾ ਉਨ੍ਹਾਂ ਦੀ ਰੱਖਿਆ ਪਰਮਾਤਮਾ ਆਪ ਈ ਹਨਾ ਤੇ ਜਲਦੀ ਜਲਦੀ ਇਹ ਕਰੋਨਾ ਜਾਵੇ

ਵੀ ਬੱਚਿਆਂ ਦਾ ਬੱਚੇ ਵੀ ਡਰੇ ਪਏ ਨੇ ਸਿਹਮੇ ਪਏ ਨੇ ਅੰਦਰ ਬੈਠ ਬੈਠ ਕੇ ਉਹੀ ਗੱਲ ਏ ਜਿਹੜੇ ਘਰ ਦੇ main ਜੀ ਨੂੰ ਈ ਹੋ ਜਾਵੇ

ਇੱਦਾਂ ਓ ਕਿੰਨਾ ਔਖਾ ਏ ਕਿੱਦਾਂ ਔਖੀ ਜਿੰਦਗੀ ਏ ਉਨ੍ਹਾਂ ਦੀ ਫੇਰ ਅੱਛਾ ਮੰਗਿਆਈ ਵੀ ਇੰਨੀ ਜਿਆਦਾ ਏ ਕੀ ਮਤਲਬ ਕੀ ਹਨਾ ਤੇ ਇਹ ਵੀ ਨੀਂ ਸਮਝ ਆਉਂਦੀ ਹੈਗੀ ਕੀ ਜਿਹੜਾ ਹੁਣ ਅੱਗੇ ਬਣੇਗਾ ਕੀ

ਕਿਸ ਤਰ੍ਹਾਂ ਮਤਲਬ ਕੀ ਖਰਚਾ ਕਿੱਦਾਂ ਚਲਾਨਾ ਆਪਣੇ ਘਰ ਉਹ ਉਹੀ ਗੱਲ ਏ ਜਿਹੜੀ ਹੁਣੇ ਖਰਚਾ ਚਲਾਨਾ ਔਖਾ ਹੋਇਆ ਪਿਆ ਇੰਨੀ ਮਹਿੰਗੀ ਚੀਜ਼ ਜਿਹੜਾ ਦੁਕਾਨ ਦਰ ਵੀ ਆਪਣਾ ਉਹ ਸੋਚਦੇ ਨੇ ਦੁਕਾਨਦਾਰਾ ਨੂੰ ਤਾਂ ਸਗੋ ਉਨ੍ਹਾਂ ਨੂੰ ਫਾਇਦਾ ਹੋਇਆ ਪਿਆ

ਹੁਣ ਦੁਕਾਨਦਾਰਾ ਨੂੰ ਵੀ ਇੱਕ ਨਵਾ ਈ ਕੰਮ ਸ਼ੁਰੂ ਕਰ ਲਿਆ ਕੀ ਉਨ੍ਹਾਂ ਨੇ ਘਰ ਘਰ ਹੁਣ ਆਪਣੇ bike ਤੇ ਜਾਂ ਆਪਣੇ ਇੱਕ ਉਨ੍ਹਾਂ ਨੇ ਤੇ

ਉਹ ਸਮਾਨ ਆਪਣਾ ਰੱਖਦੇ ਨੇ ਤੇ ਘਰ ਘਰ ਸਮਾਨ ਪਹੁੰਚਾਉਂਦੇ ਪਏ ਨੇ

ਉਹ ਇੰਨਾ ਨੀਂ ਹਨਾ ਉਹ double rate ਲਗਾ ਕੇ ਪਹੁੰਚਾਉਂਦੇ

ਬਿਮਾਰੀ ਚੱਲੀ ਏ ਕੋਈ ਪਤਾ ਨੀਂ time ਦਾ ਕਿੱਦਾਂ ਦਾ time ਸਾਡੇ ਤੇ ਉਹ ਇਹ ਵੀ ਨੀਂ ਦੱਸਦੇ ਹੈਗੇ

ਇਹ time ਕੀ ਜੇ ਸਾਡੇ ਤੇ ਆ ਜਵੇ ਤੇ ਸਾਡੀ ਜਿਹੜੀ ਕੀਤੀ ਕਤਰੀ ਕਮਾਈ ਏ ਸਾਡੀ ਕਿੱਥੇ ਜਾਏਗੀ ਹਨਾ

ਬੀ ਤੁਸੀਂ ਥੋੜਾ ਜਾ ਇਹ ਸੋਚੋ ਕੀ ਅਸੀਂ ਹਨਾ ਕਿਸੇ ਦਾ ਭਲਾ ਕਰਲੋ ਥੋੜਾ ਜਾ

ਵੀ double rate ਨਾਲ ਸਮਾਨ ਸਾਲੇ ਕਰ ਰਹੇ ਨੇ ਆਪਣਾ ਉਹ ਵੀ ਇਸ ਮੋਕੇ ਦਾ ਫਾਇਦਾ ਉਠਾ ਰਹੇ ਨੇ ਹਾਂ ਤੇ ਦੁਕਾਨਦਾਰ ਵੀ ਉਹ ਕਰਦੇ ਨੇ ਤੁਹਾਨੂੰ ਇਸ time ਤਾਂ ਮਤਲਬ ਸਾਥ ਦੇਣਾ ਚਾਹੀਦਾ ਵੀ ਹਾਂ ਇੰਨਾ ਮਤਲਬ ਦੁਨਿਆ ਤੇ ਕਿੰਨਾ ਕੁੱਝ ਹੋ ਗਿਆ ਹਨਾ

ਕੀ ਅਸੀਂ ਕੱਠਾ ਕਰ ਲਈਏ ਜਿੰਨਾ ਵੀ ਸਗੋ ਇਸ ਚੀਜ਼ ਦਾ ਇਸ ਮੋਕੇ ਦਾ ਫਾਇਦਾ ਉਠਾ ਰਹੇ ਨੇ ਉਹ ਹਾਂ ਮਤਲਬ ਹੁਣ ਘਰੇ ਵੀ ਸਾਰੇ ਮਤਲਬ ਬੈਠੇ ਨੇ ਕਮਾ ਕੋਈ ਕਮਾਈ ਨੀਂ ਹੈਗੀ ਮਾੜਾ ਮੋਟਾ ਜਿਹੜਾ ਬੰਦਾ ਜੋੜਦਾ ਉਹ ਵੀ ਲੱਗ ਗਏ ਸਾਨੂੰ ਤਾਂ ਹੁਣ ਇੱਦਾਂ ਹੋਇਆ ਪਿਆ ਵੀ ਕੀ ਹਾਏ ਕੋਈ ਘਰ ਈ ਇੱਦਾਂ ਦਾ ਕੋਈ ਕੰਮ ਲੈ ਆਵੇ ਜਿਦੇ ਨਾਲ ਬਣਦਾ ਹਨਾ ਆਪਣਾ ਖਰਚਾ ਤਾਂ ਚਲਾਨ ਜੋਗਾ ਹੋ ਜਵੇ ਅਪਣਿਆ ਚੀਜ਼ਾਂ ਦਾ

ਤੇ ਜੇ ਹੁਣ ਆਪਾਂ ਕਿੰਨੇ ਦਿਨ ਤੋਂ ਦੱਸ ਪੰਦਰਾਂ ਦਿਨ ਤੋਂ ਆਪਾਂ ਘਰੇ ਬੈਠੇ ਆ ਹੁਣ

ਸੋਚ ਵੱਡ ਵੱਡ ਖਾਈ ਜਾ ਰਹੀ ਏ ਕੀ ਹਾਈ ਅਸੀਂ ਕਿੱਦਾਂ ਕਰਾਂਗੇ ਕਿੱਦਾਂ

ਅੱਗੇ time ਕਿੱਦਾਂ ਨਿਕਲੇਗਾ ਪਰ time ਦਾ ਕੋਈ ਪਤਾ ਨੀਂ ਹੈਗਾ ਕੀ ਸਾਡੇ ਨਾਲ ਬਣਨਾ ਹੈਗਾ ਸਾਡੇ ਸ਼ਰੀਰ ਤੇ ਕੀ ਬਣਨਾ ਪਰ ਅੱਗੇ ਦੀ ਸੋਚ ਤਾਂ ਵਿਖਾ ਰਹੀ ਏ ਨਾ ਵੀ ਹੈ ਅਸੀਂ ਕਿੱਦਾਂ ਖਰਚਾ ਚਲਾਵਾਂਗੇ ਹਾਂ ਮਤਲਬ ਜਿਹਨੇ daily ਦਾ ਕੰਮਾ ਕੇ ਖਾਣਾ ਲਈ ਕਿੰਨਾ ਔਖਾ ਏ ਆਹੋ ਇਹ ਚੀਜ਼ਾਂ ਤਾਂ ਚਲੋ ਉਹ ਤਾਂ ਜਿਹੜਾ ਕੋਈ ਤਗੜਾ ਏ ਜਾਂ ਜਿਹਦੇ ਕੋਲ ਪੈਸਾ ਏ ਜਾਂ ਜਿਹਦੀ ਸਰਕਾਰੀ job ਏ ਉਨ੍ਹਾਂ ਨੂੰ ਵੀ ਤਨਖਾਹ ਪੈ ਜਾਣੀ ਏ ਉਨ੍ਹਾਂ

ਹਾਂ ਉਨ੍ਹਾਂ ਲਈ ਮਤਲਬ ਸਰਕਾਰ ਵੀ ਕਿੰਨੀ help ਕਰ

ਤੇ ਰਿਕਸ਼ੇ ਵਾਲੇ ਵੀ ਉ ਤਾਂ ਸਾਰੇ ਘਰੇ ਬੈਠੇ

ਬਾਹਰ ਨੀ ਨਿਕਲਦਾ ਹੈਗਾ ਤੇ ਫੇਰ ਉਨ੍ਹਾਂ ਨੇ ਵੀ ਕੀ ਕਮਾਈ ਕਰਨੀ ਏ ਦੁਕਾਨਦਾਰਾ ਨੂੰ ਜਰੂਰ ਫਾਇਦਾ ਇਸ ਚੀਜ਼ ਦਾ ਦੁਕਾਨਦਾਰ ਆਪਣਾ ਘਰੇ ਬੈਠੇ ਵੀ save ਕਰੀ ਜਾਂਦੇ ਨੇ

ਜਿਹੜੇ ਇਹ ਦੂਜੇ ਨੇ ਲੋਕ ਅਮ ਜਨਤਾ ਜਿੱਦਾਂ ਕੀ ਫੈਕਟਰੀਆ ਵੀ ਬੰਦ ਹੋਇਆ ਪਈਆ ਨੇ

ਤੇ ਆਪਣਾ ਜਿਹੜੇ ਛੋਟੇ ਮੋਟੇ ਕਰੋਬਾਰ ਸੀ ਉਹ ਸਾਰੇ ਠਪ ਹੋਏ ਪਏ ਨੇ ਬੰਦ ਹੋਏ ਪਏ ਨੇ ਤੇ ਉਨ੍ਹਾਂ ਲਈ ਜਿਆਦਾ ਔਖਾ ਹੋਇਆ ਪਿਆ ਹੁਣ ਸਾਡੇ ਵਰਗਿਆ ਲਈ ਹਾਂ ਇਹ ਤਾਂ ਹੈ ਹੁਣ ਬੱਚਿਆਂ ਦੀ ਪੜ੍ਹਾਈ ਕਿੰਨੀ ਖ਼ਰਾਬ ਹੋ ਰਹੀ ਏ ਬੱਚੇ ਤਾਂ ਬੀਚਾਰੇ ਅਹ ਬੱਚੇ ਇੱਕ ਵਾਰ ਪਾਸੇ ਤੋਂ ਖੁਸ਼ ਵੀ ਹੋਏ ਪਏ ਨੇ ਕੀ ਚਲੋ ਵਧੀਆ ਤੇ school ਦੇਖੋ

ਪਰ ਜਿਆਦਾ ਤਰ ਤੋਂ parents ਨੂੰ ਵੀ ਜਿਆਦਾ ਫਿਕਰ

ਹਾਂ ਮਤਲਬ ਕੀ ਇੱਦਾਂ ਏ ਵੀ ਇੰਨਾ ਨੂੰ ਅੱਗੋ ਬੱਚਿਆਂ ਦੇ ਭਵਿੱਖ ਬਾਰੇ ਵੀ ਤੇ ਜੇ ਬੱਚੇ ਸਾਡੇ ਪੜਨ ਗੇ ਨਾ ਤੇ ਫੇਰ ਅੱਗੋ ਕਰਨਗੇ ਵੀ ਕੀ

ਇਹ ਕੀ ਪਤਾ ਲਗਦਾ ਕੀ ਇਹ ਛੇ ਮਹੀਨੇ ਚਲੇ ਕੇ ਸਾਲ ਚਲੇ

ਹਮ ਪਰ ਕੋਈ ਸਮਝ ਨੀਂ ਆਉਂਦੀ ਕੀ ਅਸੀਂ ਹੁਣ ਕਰੀਏ ਕਰਾਂਗੇ ਕੀ ਅੱਛਾ ਫੇਰ ਹੋਰ ਕੀ ਕਰਦੇ ਹੁੰਨੇ ਆ ਦੀਦੀ ਘਰੇ ਬਿਹਕੇ ਮਤਲਬ ਹੋਰ ਕਰਨਾ ਕੀ ਏ ਬੱਸ ਸਾਰਾ ਦਿਨ time pass ਇਹੀ ਏ ਕਦੇ ਕਦੇ ਉੱਪਰ ਜਾ ਕੇ ਬੈਠ ਜੀ ਦਾ ਕਦੇ ਨੀਚੇ ਜਾ ਕੇ ਬੈਠ ਜੀ ਦਾ ਕਦੇ TV ਅੱਗੇ ਬੈਠ ਜੀ ਦਾ ਤੇ ਕਦੇ ਕਦੇ ਕਿਸੇ ਦੀਆਂ ਗੱਲਾ ਸੁਣ ਲੋ ਕਦੇ ਕਿਸੇ ਦੀਆਂ ਗੱਲਾ ਸੁਣ ਲੋ ਚਲੋ ਬਾਹਰ ਰਹਿੰਦੇ ਸੀਗੇ ਕੰਮ ਕਰਦੇ ਸੀਗੇ ਇੰਨਾ ਹੁੰਦਾ ਸੀਗਾ ਕੀ ਫੇਰ ਟੈਨਸ਼ਨਾ ਤੋਂ ਦੂਰ ਆ ਹੁਣ ਟੈਨਸ਼ਨਾ ਈ ਟੈਨਸ਼ਨਾ ਪਇਆ ਪਇਆ ਨੇ ਸਾਰੇ ਪਾਸੇ

ਫੇਰ ਹੋਰ ਮਤਲਬ ਤੁਹਾਨੂੰ stitching ਕੰਮ ਨੀਂ ਆਉਂਦਾ ਫੇਰ stitching ਦਾ ਕੰਮ ਆਉਂਦਾ ਪਰ stitching ਹੁਣ ਕਰਾਉਂਦਾ ਕੋਣ ਏ ਘਰ ਹੁਣ ਘਰ ਵੀ ਬੈਠੇ ਇੱਦਾਂ ਹੁੰਦਾ ਕੀ ਹਾਈ ਉਹ ਬਾਹਰ ਹੀ ਨਿਕਲਦਾ ਤੇ suite ਕਿੰਨੇ ਪਾਨੇ

ਹੁਣ ਤਾਂ ਫੇਰ ਵੀ ਚੱਲ ਇੱਦਾਂ ਕੀ ਕੋਈ ਨਾ ਕੋਈ ਹਾਂ ਇੰਨਾ ਜਰੂਰ ਹੈਗਾ ਮੈਂ ਘਰੇ ਬੈਠੀ ਏ mask ਜਰੂਰ ਬਣਾਏ ਨੇ ਸਭ ਦੇ

ਦੀ ਨੀਂ ਸਾਰਿਆ ਨੂੰ ਕਦੇ ਇੱਕ ਨੂੰ ਬਣਾ ਕੇ ਦਿੱਤਾ ਤੇ ਫੇਰ ਕਈ ਅੱਗੋ ਨਾਲ ਚਾਰ ਹੋਰ ਵੀ ਕਹਿੰਦੇ ਨੇ ਕੀ ਸਾਡੇ ਲਈ ਵੀ ਬਣਾ ਕੇ ਦੋ

ਉਹ ਵੀ ਤੁਹਾਨੂੰ ਪਤਾ ਕੀ ਰਿਸ਼ਤੇਦਾਰ ਜਿਹੜੇ ਹੁੰਦੇ ਨੇ ਜਿਆਦਾਤਰ free ਓ ਭਾਲਦੇ ਨੇ

ਹਾਂ mask ਤਾਂ ਮੈਂ ਵੀ ਬਣਾਏ ਨੇ ਬਹੁਤ ਜਿਆਦਾ

ਮੇਰੇ ਮਤਲਬ hospital ਦੇ ਵਿੱਚ ਲੱਗੇ ਪਾਏ ਨੇ ਉਹ ਕਹਿੰਦੇ ਅਸੀਂ ਕਿਸੇ ਨੂੰ touch ਵੀ ਨਹੀਂ ਕਰ ਸਕਦੇ ਹੈਗੇ ਮਤਲਬ ਉਨ੍ਹਾਂ ਦੀ duty ਕਰੋਨਾ ਵਾਲੇ ਉਹਦੇ ਵਿੱਚ ਲੱਗਦੀ ਆ

ਘਰੇ ਆਉਂਦਾ ਮਤਲਬ ਅਸੀਂ ਉ ਕਦੇ ਡਰੇ ਨੀਂ ਹੈਗੇ ਵੀ ਹਾਂ ਉਹ ਆ ਗਿਆ ਚੱਲ ਵੀ ਹਨਾ ਵੀ

ਡਰ ਨੀਂ ਲੱਗਦਾ ਹੈਗਾ ਕੀ ਉਹ ਆ ਗਏ ਫੇਰ ਉਹ ਆ ਕੇ ਨਹਾਂਦਾ ਹੋਏਗਾ

ਤੇ ਫੇਰ ਉਹ ਨਹਾ ਕੇ ਪਹਿਲਾਂ ਨਾਹੁੰਦਾ ਨਹਾ ਕੇ ਜਿਹੜੇ ਸਾਰੇ ਕਪੜੇ ਹੁੰਨੇ ਏ hand wash ਉਤਾਰ ਕੇ ਸਾਰੇ ਕਪੜੇ machine ਚ ਸਿੱਟ ਕੇ ਆਪ ਈ ਧੋ ਕੇ ਆਪ ਏ ਪਾ ਕੇ ਉਹਨੇ ਫੇਰ ਅੰਦਰ ਆਣਾ

ਜਿਹੜਾ ਮਤਲਬ ਉ ਵੀ tension ਹੁੰਦੀ ਏ ਵੀ ਇੱਕ ਤਾਂ ਬੰਦਾ ਥਕਿਆ ਪਿਆ ਇੰਨਾ ਜਿਆਦਾ

ਹਨਾ ਵੀ ਉਪਰ ਤੇ ਫੇਰ ਆਪਣਾ ਕੰਮ ਆਪ ਜੇ

ਵੀ ਅਸੀਂ ਕਰ ਦਿਨੇ ਆ ਕਹਿੰਦੇ ਨਹੀਂ ਤੇ ਤੁਸੀਂ ਹੱਥ ਨੀਂ ਲਗਾਣਾ ਹੈਗਾ ਮੈਂ ਆਪੇ ਕਰੂਗਾ ਕੇ ਉਹ ਕਿਹੜੇ hospital ਲੱਗਾ ਏ

ਮਤਲਬ ਉੱਥੇ ਕਹਿੰਦੇ ਬਹੁਤ ਬੁਰਾ ਹਾਲ ਆ ਪਰ hospital ਤਾਂ ਅੱਜਕਲ ਤਾਂ ਵੈਸੇ ਈ ਉਦਾ ਈ ਡਾਲਾ

ਵਾਲੀਆਂ ਨੇ ਕਈ ਤਕਰੀਬਨ ਜਿਆਦਾ ਤਰ ਤਾਂ ਮੈਨੂੰ ਲਗਦਾ hospital ਵਾਲੇ ਵੀ ਜਿਆਦਾ ਕਰੋਨਾ ਦੇ ਮਰੀਜ ਨੂੰ ਵੀ ਪਏ ਨੇ

ਬਹੁਤ ਜਿਆਦਾ ਦੀਦੀ ਮਤਲਬ ਉਹ ਕਹਿੰਦੇ ਏ ਵੀ ਜੇ ਸਾਡੇ ਕੋਲ police ਵਾਲਾ ਆਂਦਾ ਹੁੰਦਾ ਜਿਵੇਂ ਚੋੰਕੀਆਂ ਲੱਗੀਆਂ ਹੋਣੀ ਕਿੱਥੇ ਕਿੱਥੇ ਪੁੱਛਦੇ ਨੇ ਵੀ ਹਾਂ ਤੂੰ ਕਿੱਥੇ ਜਾਣਾ ਫੇਰ ਉਹਨੂੰ I CARD ਦਿਖਾਣਾ ਪੈਂਦਾ ਵੀ ਹਾਂ ਕੇ hospital ਦੇ ਵਿੱਚ ਲਗੇ ਹੋਏ ਆ ਤੇ ਕਰੋਨਾ ਦੇ ਮਰੀਜ ਨੇ

ਫੇਰ ਉਨ੍ਹਾਂ ਨੂੰ ਨੀਂ ਕੁੱਝ ਕਹਿੰਦੇ ਹੈਗੇ ਫੇਰ ਉਹ ਕਹਿੰਦੇ ਏ ਵੀ ਤੁਸੀਂ ਜਾਉ ਪਰ ਜਾਉ ਤੇ ਕਹਿ ਦੇ ਦਿੰਦੇ ਨੇ ਪਰ ਇੱਦਾਂ ਏ ਵੀ ਔਖਾ ਲੱਗਦਾ ਹੈਗਾ ਵੀ ਹਨਾ ਕਰੋਨਾ

ਉਹਨੂੰ ਕੀ ਡਰ ਲਗਦਾ ਏ ਉਹ ਏ ਨਾਲੇ ਫੇਰ ਉੱਦਾਂ ਏ ਜਦੋਂ ਆਪਣੇ ਘਰ ਚ ਕੋਈ ਬਾਹਰੋ ਆਵੇ

ਤੇ ਜੇ ਫੇਰ hospital ਚੋ ਕੋਈ ਆ ਰਿਹਾ ਫੇਰ ਤਾਂ ਜਿਆਦਾ ਡਰ ਲੱਗਦਾ

ਬੀ ਅਸੀਂ ਆਪ ਜਾਣਾ ਜਾਣਾ ਨਾਲ ਚਾਰ ਜਾਣੇ ਨੂੰ ਹੋਰ ਲੈਕੇ ਜਾਉ ਫੇਰ ਨਾਲੇ ਫੇਰ ਪਿੰਡ ਦੇ ਪਿੰਡ seal ਕਰ ਰਹੇ ਨੇ

ਮਨਾ ਨੀਂ ਕਰਦੇ ਹੈਗੇ ਬੀ ਇਹ hospital ਚੋ ਆਉਂਦਾ ਕੇ ਇਹ ਨਾ ਆਵੇ ਕਦੇ ਘਰ ਹਜੇ ਨਹੀਂ ਪਿੰਡ ਵਾਲੇ ਮਤਲਬ ਉਹ ਪੂਰਾ ਮਤਲਬ ਜਿਹੜੇ hospital ਵਾਲਿਆ ਨੇ kit ਦਿੱਤੀ ਪਈ ਹੁੰਦੀ ਏ ਇਹਨਾ ਨੂੰ kit ਦਿਨੇ ਏ ਵੀ ਹਾਂ ਇਹ kit ਪਾ ਕੇ ਤੁਸੀਂ ਕੰਮ ਕਰਨਾ ਵੀ ਤੂੰ ਮਤਲਬ ਜੇ ਤੁਹਾਨੂੰ ਲਗਦਾ ਵੀ ਹਾਂ ਸਾਡੇ ਕਪੜਿਆ ਤੇ ਮਤਲਬ ਹੋ ਰਿਹਾ ਕੁੱਝ ਜਾਂ ਫੇਰ

ਲੱਗ ਰਿਹਾ ਵੀ ਹਾਂ ਫੇਰ ਆਪਣੇ ਕਪੜੇ ਘਰੇ ਜਾ ਕੇ ਧੋਵੋ ਠੀਕ ਏ ਉਹ kit ਜਿਹੜੀ PP kit

ਮੈਨੂੰ ਦੱਸਦੇ ਸੀਗੇ ਕਹਿਨੇ ਹੁੰਨੇ ਏ ਵੀ ਸ਼ਾਹ ਵੀ ਨੀਂ ਆਉਂਦਾ ਹੈਗਾ ਇੰਨਾ ਬੁਰਾ ਹਾਲ ਏ